ਇੱਥੇ ਕੁੱਕੜ ਗੈਸ ਮਗ ਬੋਟਲਸ --

ਇਥੇ ਬਹੁਤ ਜਾਣੇ ਖਲੋਤੇ ਹਨ ਕੀ ਜਿੰਨਾ ਵੱਖੋ ਵੱਖਰੇ ਕੱਪੜੇ ਪਾਏ ਹਨ।

ਤੇ ਇਹਦੀਆਂ ਕੰਧਾਂ ਵੀ ਬਰਾਊਨ ਕਲਰ ਦਿਆਂ ਹਨ ਤੇ ਫ਼ਰਸ਼ ਵੀ ਬਰਾਊਨ ਕਲਰ ਦਾ ਹੈ।

ਤਿੰਨ ਬੰਦੇ ਆ ਤਿੰਨਾਂ ਵੱਖੋ ਵੱਖਰੇ ਕੱਪੜੇ ਪਾਏ ਆ ਇਕ ਵੱਖ ਟਬ ਪਿਆ ਵਾ ਤੇ ਉਹਦੇ ਅੱਗੇ ਬਹੁਤ ਜਿਆਦਾ ਦਰਖਤ ਲੱਗੇ ਆ।

ਫ਼ਿਰ ਅੱਗੇ ਬਹੁਤ ਖੰਭੇ ਲੱਗੇਆ ਫ਼ਿਰ ਅੱਗੇ ਬਹੁਤ ਵੱਡਾ ਘੱਰ ਆ ਜੇਹੜਾ ਕੀ ਚਿੱਟੇ ਰੰਗ ਦਾ ਯਾ।

ਜਿੱਥੇ ਕਿ ਤਿੰਨ ਕੁਰਸੀਆਂ ਤੇ ਦੋ ਵੱਡੀਆਂ ਕੁਰਸੀਆਂ ਹਾਂ।

ਇਹ ਸਾੜਾ ਕੁਝ ਮਿੱਟੀ ਦਾ ਬਣਾਇਆ ਗਿਆ ਏ ਆ ਤੇ ਇਹਦੇ ਪਿੱਛੇ ਬਲੂ ਕਲਰ ਦੀ ਚਾਦਰ ਲੱਗੀ ਐ।

ਅ ਇੱਥੇ ਗਲਾਸ ਦਾ ਡੋਰ ਲੱਗਾ ਹੈ ਇੱਕ ਬਾਹਰ--

ਏ_ਟੀ_ਐਮ ਆ ਜਿੱਥੇ ਕਿ ਗਲਾਸ ਦਾ ਡੋਰ ਲੱਗਿਆ ਆ ਜਿਹਦੀਆਂ ਕੰਧਾਂ ਵੀ ਵਾਈਟ ਕਲਰ ਦੀਆਂ ਆ ਇਥੇ ਪੌੜੀਆਂ ਲੱਗੀਆਂ ਹਨ।

ਜਿੱਥੇ ਕੀ ਦੋ ਚੇਅਰ ਪਈਆਂ ਵਾ ਜਿੱਥੇ ਕੀ ਇੱਕ ਡਰੋੜ ਆ ਜਿਹੜਾ ਵੀ ਬਰਾਊਨ ਐਂਡ --

ਜਗਰਾਤਾ ਏ ਆ ਜਿੱਥੇ ਕਿ ਬਹੁਤ ਸਾਰੀਆਂ ਮੂਰਤੀਆਂ ਲੱਗੀਆਂ ਏ ਆ।

ਇਹ ਟੇਲਾਂ ਦੀ ਦੁਕਾਨ ਆ ਜਿੱਥੇ ਕਿ ਚਾਰ ਟਾਈਲਾਂ ਪਈਆਂ ਆ।

ਬਹੁਤ ਸੁੰਦਰ ਅ ਜਿੱਥੇ ਕਿ ਸੋਫੇ ਡੱਠੇ ਆ ਜਿੱਥੇ ਵੀ ਕੰਧਾਂ ਤੇ ਡੈਕੋਰੇਟ ਵਾਲੀ ਲੱਗੀ ਆ।

ਪੰਜ ਰੁਪਈਆਂ ਦੀਆਂ ਹਨ ਇਹ ਬਹੁਤ ਵਧੀਆ ਚੀਜ਼ਾਂ ਹਨ।

ਡੇਕੋਰੇਟ ਕੀਤਾ ਹੈ ਤੇ ਇੱਥੇ ਕਾਫੀ ਚੀਜਾਂ ਟੰਗੀਆਂ ਵੀ ਹਨ ਇੱਥੇ ਮੇਜ ਵੀ ਪਿਆ ਹੈ ਜਿਹੜਾ ਕੀ ਬਹੁਤ ਡੇਕੋਰੇਟੇਡ ਹੈ।